ਕਹਿੰਦਾ ਕਿਸੇ ਦੇ ਘਰੀ ਵੀ ਜਾਣਾ ਤੇ ਸਿੱਧਾ ਬਸ ਚੜਿਆ ਇਕੱਲੇ ਉਤਰਿਆ ਘਰ ਤੋਂ ਇਾਲਵਾ ਆਹੋ ਘਰੀ ਗਿਆ ਸੀ ਉਦਨ

ਹੋਰ ਤਾਂ

ਸਾਡੇ ਹੱਸੂ ਘਰੋ ਲਾਈਟ ਵੀ ਨਹੀਂ ਜਾਂਦੇ ਵੇ

ਇੱਥੇ ਲੇਟ ਅਜ ਤਾਂ ਬੁਰਾ ਹੀ ਐ ਅੱਛਾ ਹਮ ਕੱਲ ਹੈਗੀ ਕਿ ਕੱਲ ਵੀ ਨੀ

ਨਾ ਨਾ ਹੁਣ ਪਤਾ ਨੀ ਕਿੰਨੀ ਤਰੀਕ ਨੂੰ ਪੂਜਾ ਹੋਣਾ ਨੂੰ ਛੁੱਟੀਆਂ ਜੇ ਨਾ ਨਾ ਮਿਲਣੀਆਂ ਐ ਪਤਾ ਨਹੀਂ ਕਿੰਨੀ ਤਰੀਕ ਨੂੰ ਅੱਛਾ ਗਰਮੀਆਂ ਦਿਆਂ ਹਾਂ ਮਿਲਣੀਆਂ ਪੰਦਰਾ ਤਰੀਕ ਨੂੰ ਕੋਈ ਕਹਿੰਦਾ

ਇਹ ਹਜੇ ਕਿੱਥੇ ਐ ਹਜੇ ਤਾਂ ਮਈ ਚੜਨਾ ਐ ਹਜੇ ਤਾਂ ਚੌਥਾ ਮਹੀਨਾ ਚੱਲੀ ਜਾਂਦਾ ਹੈ ਪੰਜਵਾ ਆਉਣਾ

ਪੰਜਵੇਂ ਨੂੰ ਹੋਣਗੀਆਂ ਵੀਹ ਇੱਕੀ ਤਰੀਕ ਨੂੰ ਜਾਂ ਇੱਕ ਤਰੀਕ ਹੋਣਗੀਆਂ ਆਹੋ ਕੋਈ ਕਹਿੰਦਾ ਪੰਦਰਾ ਤਰੀਕ ਨੂੰ ਹੋਣੀਆਂ ਮੈਂ ਕਿਹਾ ਇਹ ਥੋੜਾ ਹੋਣਾ ਹਾੜ ਜੇਠ ਚ ਹਾੜ ਚ ਹੋਣੀਆਂ ਆਹੋ ਹਾੜ ਜੇਠ ਚ ਹੁੰਦੀਆਂ

ਓ ਨਹੀਂ ਹੁਣ ਤਾਂ ਬਸ ਪੰਦਰਾ ਕੁ ਹੁੰਦੀਆਂ

ਚਲੋ ਇੱਕ ਮਹੀਨੇ ਦਿਆਂ ਹੁੰਦੀਆਂ ਹੋਣੀਆਂ ਮੈਨੂੰ ਨੀ ਧਿਆਨ ਜੂਨ ਚ ਮਹੀਨੇ ਦਿਆਂ ਹੁੰਦੀਆਂ ਨੰਬਰ ਕਿਹੜਾ ਆਉਂਦਾ ਇਹ ਨੰਬਰ ਹੈ ਤਾਂ ਤੇਰਾ ਹੀ ਹੈ ਉਹ ਨਾ ਸੇਵ ਤੇ ਆਉਂਦਾ ਇਹ ਨਾਮ ਸੇਵ ਤੇ ਨਹੀਂ ਆਉਂਦਾ ਉਹਦੇ ਤੇ ਲਿਖਿਆ ਨਾਂਅ ਇਹਦੇ ਤੇ ਨਾਂਅ ਨੀ ਆਉਂਦਾ

ਨੰਬਰ ਤਾਂ ਉਹੀ ਨਾ ਸਹੀ

ਪਹਿਲਾ ਜੀਰੋ ਲਾਈਦੀ ਮੂਹਰੇ

ਫਿਰ ਨੰਬਰ ਭਰ ਕੇ ਫਿਰ ਲਾਈਦਾ ਹਾਂ ਹਾਂ ਮਾਮੀ ਨੂੰ ਵੀ ਦੇਦੇ

ਨੋ ਮਿੰਟ ਹੋ ਚੱਲੇ ਐ ਇੱਕ ਮਿੰਟ ਹੋਰ

ਮੈਂ ਚੱਲ ਪੈਹੇ ਬਣਾਈਏ ਵਿਹਲਿਆਂ ਨੂੰ ਤਾਂ

ਹੈਨਾ ਇਹ ਵੀ

ਦਿਮਾਗ ਜਿਹਾ ਐ ਖਰਚ ਕਰ ਲੈਂਦੇ ਐ

ਬੋਰ ਹੋ ਜਾਈਦਾ ਐ ਗੱਲਾ ਮਾਰ ਮਾਰ ਕੇ ਦਿਮਾਗ ਹੈਗਾ ਆਪਣੇ ਕੋਲੋ ਇੱਕ ਅੱਧੀ ਗੋਪੀ ਨੂੰ ਲਾ ਲਈ ਦਸ ਮਿੰਟ ਨਾ ਇੱਕ ਨੰਬਰ ਤੇ ਕਰਨੀ ਗੱਲ ਇੱਕ ਤੇ ਸਾਰੀ ਦਿਹਾੜੀ ਨਾ ਜਿਵੇਂ ਤੂੰ ਮੇੇਰੇ ਸੱਤਰ ਮਿੰਟ ਪੂਰੇ ਕਰਾ ਤਾਂ ਤਾਂ ਮੈਂ ਹੋਰ ਕਿਸੇ ਨੂੰ ਲਾ ਲੂੰਗਾ ਉਹ ਕਰਾ ਦੂੰਗਾ ਮੇਰੇ ਸੱਤਰ ਮਿੰਟ ਪੂਰੇ ਅੱਛਾ ਜਿਹੜਾ ਇੱਕ ਨੂੰ ਲਾ ਲਿਆ ਇੱਕ ਨੂੰ ਹੀ ਕਰਨਾ

ਉਹ ਤਾਂ ਹੋ ਚੱਲੇ ਦਸ ਮਿੰਟ ਇੱਕ ਪਹਿਲਾ ਸਕੈਨਰ ਕਰਤਾ ਨਾ ਪੂਰਾ ਅੱਛਾ ਉਹਦੇ ਆਏ ਨੀ ਪੈਸੇ

ਦਿਹਾੜੀ ਚ ਦੋ ਵਾਰ ਕਰ ਸਕਦੇ ਤੇਰੇ ਕੋਲ ਦੋ ਸਕੈਨਰ ਐ ਹਾਂ

Hello ਹੋਰ ਲਾ ਲਾਯਾ ਵੀਰ ਫੋਨੇ ਚਾਰ੍ਗੇ ਆਹੋ ਯਾਰ ਚਾਰ੍ਗੇ ਜਾ ਲੋਵ ਹੈ ਤੇ ਮੈ ਲਾਨ ਗਯਾ

ਹਾਂ ਬਾਸ ਵਾਦਿਯ ਤੂ ਸੁਨਾ ਹੋਗ੍ਯ ਫੋਨੇ ਚਾਰ੍ਗੇ ਆਹੋ ਹੋ ਗਯਾ ਸਾਥ ਪੇਰ੍ਚੇੰਟ

ਨਾਲ ਵੀ ਮਿਨਤ ਲਯੋ

ਆਚਾ ਆਚਾ

ਆਹ ਐਥੇ ਅਹ੍ਹ ਗੁਰ੍ਦਾਸ਼ ਪੁਰ ਲੱਗੇ ਠੀਕ ਆਹ ਮੈ ਕਪੜੇ ਲੀਰੇ ਲੈ ਅੰਡੇ ਅਜੇ ਤੇਹ

ਠੀਕ ਓਥੇ ਜਾਨ ਮੁਰਕੇ ਤਯਾਰ ਹੋਣਾ ਹਾਂ ਓਥੇ ਹੀ ਹੋਣਾ ਤਯਾਰ ਐਥੇ ਲੈ ਜਾਣਾ ਜੀਰੇ ਫਲਾ ਜੋ ਕਪੜੇ ਓਹ੍ਹ ਪਾ ਜਾਣਾ ਓਥੇ ਨਵੇ ਪਾ ਲਵਾਂਗੇ

ਵਾਦਿਯ ਚਿੜਾ ਵਾਦਿਯ

ਸ੍ਵੇਤਾ ਵੀ ਠੀਕ ਆਹ ਆਈਦਾ ਹੀ ਆਹ ਦਹਿਲੀ ਮਥਿ ਜੀ ਤੀਮੇ ਲਗਦਾ ਹੀ ਠੀਕ ਆਹ

ਹਮ੍ਮ੍ਮ੍ ਆਹ ਹੋਰ ਸੁਨਾ ਕੁਛ ਹਨ ਬਸ ਵਾਦਿਯ ਵਾਦਿਯ ਹੀ ਚਿੜਾ ਪਰ

ਤੂ ਸੁਨਾ ਦੀਦੀ ਹੋਣਾ ਨੇ ਵੀ ਜਾਣਾ ਸਰੇਯਾ ਨੇ ਹਾਂ ਸਰਯ ਨੇ ਜਾਣਾ ਆਹ ਹੁਣ ਮੈ ਸਰੇਨੇ ਜਾਣਾ ਹੋਰ ਨਾਲ ਮਾਮੇ ਦੇ ਮੁੰਡੇ ਨੇ ਜਾਣਾ ਆਹ

ਹਾਂ ਓਹਨੇ ਵੀ ਨਾਲ ਹੀ ਜਨਾ ਨਾਲ ਜਾਣਾ ਮੈ ਕਹਯ ਚਲ

ਹ੍ਮ੍ਮ੍ਮ ਹੋਰ ਸੁਨਾ ਤੂ ਠੀਕ ਆਹ ਮੇਰਾ ਵੀਰ ਹਮ ਹੋ ਗਯਾ ਥੁਦਾ ਪੁਲਿਯਾ ਵੇਲਿਯ ਸਬ ਕੁਕ ਵੇਲ੍ਲਾ ਹੀ ਆਹ ਹੁਣ

ਸ੍ਚੁਕੋ ਮਨਾਲੀ ਵਾਲ ਘੁਮ ਕ ਆਵਾਗੇ ਗਰਮੀ ਬੜੀ ਆਹ ਆਚਾ ਆਚਾ ਅਪ੍ਪਾ ਹੋ ਆਯਾ ਵ ਘੁਮ ਫਿਰ ਕੇ

ਆਪਾ ਗਏ ਹੀ ਐਡਰ ਲੇਹ ਆਚਾ ਲੇਹ ਏ ਸੀ ਘੁਮਾਣ ਫਿਰ ਨੂ ਕੋੰ ਕੋੰ ਗਯਾ ਮੈ ਤੇਹ ਓਹਰੀ ਚਾਚੇ ਦਾ ਆਚਾ ਊਹ ਗਯਾ ਆਹ ਮੇਰੇ ਨਾਲ

ਹਮਮ ਹਾਂ ਦੋਨੋ ਹੀ ਗਏ ਸੀ ਮੈ ਵਾਵਾ ਮੌਸਮ ਠੰਡਾ ਇਲਾਕਾ ਠੰਡਾ ਐਡਰ ਬਰਫ

ਓਹ੍ਦਰ ਤੇਹ ਬੜੇ ਵਾਦਿਯ ਮੌਸਮ ਠੰਡੇ ਠੰਡੇ

ਓਹ੍ਦਰ ਠੰਡੇ

ਆਹ ਸ਼੍ਰੀਨਗਰ ਵੀ ਗਯਾ ਤੂ ਹੁਣ ਹੋਯਾ ਵੀਸਾ ਦਾ ਹੁਣੇ ਆਜੇ ਵਿਸੇ ਦਾ ਤੇਹ ਹੋਯਾ ਨਹੀ ਆਏ ਵਿਸੇ ਦਾ ਬੰਦਾ ਆਜ੍ਨਾ ਹੁਣ ਚਿਤਿ

ਮੈ ਪੁਰ੍ਥ੍ਕਲ ਦਾ ਲਾਯਾ ਆਇਯੋ

ਆਹ ਹੁਣ ਮੈ ਪੁਰ੍ਥ੍ਕਾਲੋ ਵੇਖ ਲੇਇਏ

ਹਾਣ ਹੋਰ ਹਾਂ ਭੂਤ ਵਾਦਿਯ ਹੋਰ ਸੁਨਾ ਤੂ ਕਰਨ ਹੋਣਾ ਦੀ ਹਾਂ ਕਰਨ ਹੋਣੀ ਵੀ ਵਾਦਿਯ ਹੀ ਊਹ ਹਮ੍ਮ੍ਮ੍ਮ ਹੋਰ ਸੁਨਾ

ਹਾ ਠੀਕ ਹੀ ਹੋ

ਵਾਦਿਯ ਮੇਰ੍ਸ ਹੇੰ

ਹਮਮ ਤਤੋਰਿਯਾ ਮੈ ਤੋਰਿਯਾ ਤੇਹ ਕੱਦੂ ਲੇਕਰ ਯਾ ਵ ਤੋੜ੍ਹ ਕੇ

ਹੋਰ ਬਾਸ ਵਾਦਿਯ ਤੂ ਸੁਨਾ ਹਾਂ ਠੀਕ ਆਹ ਮੌਸਮ ਹੀ ਬਣਦਾ ਖਰਾਬ ਜੇਹਾ ਆਹ ਸੁਸਤੀ ਵਾਲਾ ਆਹ ਮੌਸਮ ਹੀ ਆਈਦਾ ਹੀ ਆਹ ਸਾਡੇ ਵਾਲ ਹੀ ਆਈਦਾ ਆਹ ਮੈ ਏਕ ਟੀਮੇ ਦਾ ਤੀਨ ਤੀਨ ਵਾਰ ਪਾਣੀ ਪੀਂਦਾ ਆਹ ਮੀਠਾ ਪਾਣੀ ਬਣਾ ਕ ਇੰਨੀ ਗਰਮੀ ਚ ਆਹੋ ਗਰਮੀ ਟਾਹ ਹੁਣ ਬੜੀ ਆਆਹ ਹਮਮ ਮੈ ਮੀਠਾ ਪਾਣੀ ਬਣਾ ਬਣਾ ਪੀ ਜਾਂਦਾ ਆਹ ਕਚੀ ਲੱਸੀ ਦਹੀ ਪਾ ਹ੍ਮ੍ਮ੍ਮ ਠੀਕ ਆਹ ਹੋਰ ਸੁਨਾ ਤੂ ਹਾਂ ਠੀਕ ਆਹ ਮੇਰਾ ਪਰ ਵਾਦਿਯ ਵ ਠੀਕ ਆਹ ਹੋਰ ਐਡਰ ਤੁਹੁਦੇ

ਐਵੇ ਹੀ ਆਹ ਨਾ ਕੋਈ ਅੰਦਾ ਨਾ ਕੋਈ ਜਾਣਦਾ ਹ੍ਮ੍ਮ ਤੇਹ ਕਾਲੇ ਬੈਠੇ ਰਹੰਦੇ ਜਾਣਕੇ ਓਹ੍ਹ ਕੱਲੇ ਬੈਕ੍ਠੇ ਰਹੰਦੇ ਨਵੀ ਨਵੀ ਕੋਈ ਚੀਜ਼ ਬਾਨੀ ਤੇਹ ਓਹ ਆਉਂਦਾ

ਹੋਰ ਸੁਨਾ ਹਾਂ ਸਬ ਵਾਦਿਯ ਹੋਰ ਸਚਾਨ ਦਾ ਵਿਆਹ ਹੋ ਗਯਾ ਕੀੜਾ ਦਾ ਹੋ ਗਯਾ ਵ ਆਹ ਦੋ ਤੀਨ ਹੋ ਗਯਾ ਹੁਣੇ ਕਲ ਏ ਹੋਣੇ ਨਾਚਾਂ

ਆਚਾ ਚਲ ਵਾਦਿਯ ਵੇਲ੍ਲਾ ਸੀ ਆਹ ਵੀ ਕੁੜੀ ਮਿਲ ਗਯੀ ਓਹਨੁ

ਹੋਰ ਸੁਨਾ ਤੂ ਨੀ ਅਨਾ ਨੁ ਤੇਰੇ ਲਕਸ਼ਾਂ ਹੀ ਆਆਹ ਹੋਰ ਸੁਨਾ ਤੂ ਅਦਿਯਾ ਵਾਦਿਯ ਕਿਦਾਂ ਦਾ ਕਿਰਾਏਦਾਰ ਆਈਦਾ ਹੋਯਾ ਵ ਵਾਵਾ ਦਿਨ ਦੋ ਡਾਕ ਦੇ ਹੋ ਗਏ ਇਹਨੇ ਵਿਆਹ ਨੂ

ਹਨ ਵਾਦਿਯ ਵਾਦਿਯ ਵਾਹ ਠੀਕ ਆਹ ਹਮ ਤੂ ਸੁਨਾ ਕੋਈ ਮੇਰਾ ਪਰ

ਵਾਦਿਯ ਚਿੜਾ ਸੁਨਾ ਦੇ ਓਈ ਗੱਲ ਬਾਤ

ਹਮਮ ਤ੍ਵਾਦੇ ਓਹ੍ਦਰ ਵੀ ਬੱਤੀ ਬੰਦੀ ਓਹ੍ਹ ਨਹਾਉਣ ਸੀ ਮੈ ਬੱਤੀ ਬੰਦ ਹੋ ਗਯੀ

ਨਾਉਣ ਸੀ ਮੈ ਅਜੇ ਬੱਤੀ ਅਬੰਡ ਹੋ ਗਯੀ ਚਲ ਕੋਈ ਨੀ ਠਹਿਰ ਕੇ ਨਹਾ ਲਈ

ਜਿਨਾ ਘਰ ਇੰਵੇਰਟਰ ਨੀ ਆਹ ਓਹ ਪੱਕੇ ਚ ਬੀਚਾਰੇ ਗਰਮੀ ਚ ਬੈਠੇ ਰਹੰਦੇ ਨੇ ਹਾਂ ਆੜੇ ਵਾਲ ਹੈਗਾ ਇੰਵੇਰਟਰ ਹੈਗਾ ਆਹ ਪਰ ਮੋਤੀ ਤੇਹ ਇ ਚਲਦੀ ਓਹ੍ਤੇ